ਜਾਵਾ ਵਿੱਚ ਪੈਰਾਮੀਟਰਾਈਜ਼ਡ ਕੰਸਟਰਕਟਰ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
ਪੈਰਾਮੀਟਰਾਈਜ਼ਡ ਕੰਸਟਰਕਟਰ ਦੇ ਬਾਰੇ ਵਿੱਚ ਅਤੇ ਪੈਰਾਮੀਟਰਾਈਜ਼ਡ ਕੰਸਟਰਕਟਰ ਨੂੰ ਬਣਾਉਣਾ
ਇੱਥੇ ਅਸੀ ਵਰਤੋ ਕਰ ਰਹੇ ਹਾਂ
ਉਬੰਟੁ ਵਰਜਨ 11 10 ਓਐੱਸ ਜਾਵਾ ਡਿਵੈਲਪਮੈਂਟ ਕਿਟ 1 6 ਅਤੇ ਇਕਲਿਪਸ 3 7 0 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
ਇਕਲਿਪਸ ਦੀ ਵਰਤੋ ਕਰਕੇ ਜਾਵਾ ਵਿੱਚ ਡਿਫਾਲਟ ਕੰਸਟਰਕਟਰ ਕਿਵੇਂ ਬਣਾਈਏ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਇਸ ਵੇਬਸਾਈਟ ਉੱਤੇ ਜਾਓ
ਐਚਟੀਟੀਪੀ ਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂ
ਸਪੋਕਨ ਟਿਊਟੋਰੀਅਲ
ਓਰਗ ਪੈਰਾਮੀਟਰਾਈਜ਼ਡ ਕੰਸਟਰਕਟਰ ਕੀ ਹੈ160 ਕੰਸਟਰਕਟਰ ਜਿਸ ਵਿੱਚ ਪੈਰਾਮੀਟਰ ਹੁੰਦਾ ਹੈ ਪੈਰਾਮੀਟਰਾਈਜ਼ਡ ਕੰਸਟਰਕਟਰ ਕਹਾਉਂਦਾ ਹੈ
ਇਸ ਵਿੱਚ ਇੱਕ ਜਾਂ ਇਕੋ ਜਹੇ ਜਿਆਦਾ ਪੈਰਾਮੀਟਰ ਹੋ ਸੱਕਦੇ ਹਨ
ਹੁਣ ਪੈਰਾਮੀਟਰਾਈਜ਼ਡ ਕੰਸਟਰਕਟਰ ਬਨਾਓ
ਇਸ ਲਈ ਇਕਲਿਪਸ ਵਿੱਚ ਮੇਰੇ ਕੋਲ ਸਟੂਡੈਂਟ ਜਾਵਾ ਫਾਇਲ ਹੈ
ਅਸੀਂ ਪਿਛਲੇ ਟਿਊਟੋਰਿਅਲ ਵਿੱਚ ਇਹ ਫਾਇਲ ਬਣਾਈ ਹੈ
ਹੁਣ ਅਸੀ ਕੰਸਟਰਕਟਰ ਵਿੱਚ ਵੇਰਿਏਬਲਸ ਨੂੰ ਉਨ੍ਹਾਂ ਦੀਆਂ ਡਿਫਾਲਟ ਵੈਲਿਊਜ ਦੇਵਾਂਗੇ
ਇਸ ਲਈ ਦਸ ਦੇ ਬਜਾਏ roll number ਆਈਐਸ ਇਕੁਅਲ ਟੋ ਜ਼ੇਰੋ ਹੈ
ਅਤੇ ਰਮਨ ਦੇ ਬਜਾਏ ਨਾਮੇ ਆਈਐਸ ਇਕੁਅਲ ਟੋ ਨੁੱਲ ਹੈ
ਫਿਰ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ I ਏਐਮ a ਡਿਫਾਲਟ ਕੰਸਟ੍ਰਕਟਰ ਹੁਣ ਅਸੀਂ ਬਿਨਾਂ ਪੈਰਾਮੀਟਰ ਦੇ ਕੰਸਟਰਕਟਰ ਬਣਾਇਆ ਹੈ
ਜਾਵਾ ਵਿੱਚ ਇਸ ਤਰਾਂ ਦੇ ਕੰਸਟਰਕਟਰ ਨੂੰ ਡਿਫਾਲਟ ਕੰਸਟਰਕਟਰ ਵੀ ਕਿਹਾ ਜਾਂਦਾ ਹੈ
ਹੁਣ ਅਸੀ ਹੋਰ ਕੰਸਟਰਕਟਰ ਬਣਾਵਾਂਗੇ
ਇਸ ਲਈ ਟਾਈਪ ਕਰੋ ਸਟੂਡੈਂਟ ਪੈਰੇਂਥੀਸਿਸ ਪੈਰੇਂਥੇਸਿਸ ਵਿੱਚ ਇੰਟ the roll number ਕੋਮਾ ਸਟ੍ਰਿੰਗ the name ਅਸੀਂ ਕੀ ਕੀਤਾ ਹੈ ਕੰਸਟਰਕਟਰ ਨੂੰ ਪੈਰਾਮੀਟਰਸ ਦੇ ਨਾਲ ਘੋਸ਼ਿਤ ਕੀਤਾ ਹੈ
ਕੰਸਟਰਕਟਰ ਦਾ ਨਾਮ ਸਟੂਡੈਂਟ ਜੋ ਕਲਾਸ ਦਾ ਨਾਮ ਹੈ
ਪੈਰੇਂਥੇਸਿਸ ਵਿੱਚ ਅਸੀਂ ਕੰਸਟਰਕਟਰ ਲਈ ਦੋ ਪੈਰਾਮੀਟਰਸ ਦਿੱਤੇ ਹਨ
ਅਸੀ ਕੰਸਟਰਕਟਰ ਲਈ ਕਿੰਨੇ ਵੀ ਪੈਰਾਮੀਟਰਸ ਦੇ ਸੱਕਦੇ ਹਾਂ
ਹੁਣ ਕਰਲੀ ਬਰੈਕੇਟਸ ਵਿੱਚ ਟਾਈਪ ਕਰੋ
ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ I ਏਐਮ a ਪੈਰਾਮੀਟਰਾਈਜ਼ਡ ਕੰਸਟ੍ਰਕਟਰ ਫਿਰ roll number ਆਈਐਸ ਇਕੁਅਲ ਟੋ the roll number ਅਤੇ ਨਾਮੇ ਆਈਐਸ ਇਕੁਅਲ ਟੋ the name ਹੁਣ ਅਸੀਂ ਪੈਰੀਮੀਟਰਸ ਦੇ ਨਾਲ ਕੰਸਟਰਕਟਰ ਬਣਾਇਆ ਹੈ
ਹੁਣ ਇਸ ਕੰਸਟਰਕਟਰ ਨੂੰ ਕਾਲ ਕਰੋ
ਇਸ ਲਈ ਮੇਨ ਮੇਥਡ ਵਿੱਚ ਟਾਈਪ ਕਰੋ ਸਟੂਡੈਂਟ ਸਟੂ2 ਇਕੁਅਲ ਟੋ ਨਿਊ ਸਟੂਡੈਂਟ ਪੈਰੇਂਥੀਸਿਸ ਵਿੱਚ 11 ਕੋਮਾ ਡਬਲ ਕੋਟਸ ਵਿੱਚ ਰਾਜੂ ਹੁਣ ਸਟੂਡੈਂਟਡੀਟੇਲ ਮੇਥਡ ਨੂੰ ਕਾਲ ਕਰੋ
ਇਸ ਲਈ ਟਾਈਪ ਕਰੋ ਸਟੂ2 ਸਟੂਡੈਂਟਡੀਟੇਲ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਅਸੀ ਕੰਸੋਲ ਉੱਤੇ ਆਉਟਪੁਟ ਵੇਖਦੇ ਹਾਂ
ਡਿਫਾਲਟ ਕੰਸਟਰਕਟਰ ਪਹਿਲਾਂ ਕਾਲ ਹੁੰਦਾ ਹੈ
ਇਹ ਉਨ੍ਹਾਂ ਦੀ ਡਿਫਾਲਟ ਵੈਲਿਊ ਲਈ ਵੇਰਿਏਬਲ ਨੂੰ ਇਨਿਸ਼ੀਲਾਇਜ ਕਰਦਾ ਹੈ
ਫਿਰ ਪੈਰਾਮੀਟਰਾਈਜ਼ਡ ਕੰਸਟਰਕਟਰ ਕਾਲ ਹੁੰਦਾ ਹੈ
ਇਹ ਉਨ੍ਹਾਂ ਵੈਲਿਊਜ ਲਈ ਵੇਰਿਏਬਲ ਇਨਿਸ਼ੀਲਾਇਜ ਕਰਦਾ ਹੈ ਜੋ ਆਰਗਿਉਮੇਂਟ ਦੇ ਰੂਪ ਵਿੱਚ ਕਾਲ ਕੀਤੇ ਹਨ
ਜੋ 11 ਅਤੇ ਰਾਜੂ ਹੈ
ਹੁਣ ਵੇਖਦੇ ਹਾਂ ਕਿ ਪੈਰਾਮੀਟਰਾਈਜ਼ਡ ਕੰਸਟਰਕਟਰ ਕਿਵੇਂ ਕੰਮ ਕਰਦਾ ਹੈ
ਜਦੋਂ ਅਸੀ ਪੈਰਾਮੀਟਰਾਈਜ਼ਡ ਕੰਸਟਰਕਟਰ ਨੂੰ ਕਾਲ ਕਰਦੇ ਹਾਂ ਅਸੀ ਇਸ ਵਿੱਚ ਦੋ ਵੈਲਿਊਜ ਕਾਲ ਕਰਦੇ ਹਾਂ
ਇਨ੍ਹਾਂ ਨੂੰ ਆਰਗਿਉਮੇਂਟਸ ਕਹਿੰਦੇ ਹਨ
ਵੈਲਿਊ 11 ਨੂੰ ਪੈਰਾਮੀਟਰ the roll number ਵਿਚੋ ਕਾਪੀ ਕਰਦੇ ਹਾਂ
ਵੈਲਿਊ ਰਾਜੂ ਨੂੰ ਪੈਰਾਮੀਟਰ the name ਵਿਚੋ ਕਾਪੀ ਕਰਦੇ ਹਾਂ
ਫਿਰ the roll number ਦੀ ਵੈਲਿਊ roll number ਨੂੰ ਅਸਾਇਨ ਕਰਦੇ ਹਾਂ
ਅਤੇ the name ਦੀ ਵੈਲਿਊ ਨਾਮੇ ਨੂੰ ਅਸਾਇਨ ਕਰਦੇ ਹਾਂ
ਇਸ ਲਈ ਅਸੀ ਆਉਟਪੁਟ 11 ਅਤੇ ਰਾਜੂ ਵੇਖਦੇ ਹਾਂ
ਪੈਰਾਮੀਟਰਾਈਜ਼ਡ ਕੰਸਟਰਕਟਰ ਨੂੰ ਕਾਲ ਕਰਦੇ ਸਮਾਂ ਕਾਮਨ ਐਰਰਸ ਵੇਖੋ
ਮੰਨੋ ਕਿ ਅਸੀ ਕੰਸਟਰਕਟਰ ਲਈ ਇਕ ਸਿੰਗਲ ਆਰਗਿਉਮੇਂਟ ਕਾਲ ਕਰਦੇ ਹਾਂ
ਹੁਣ ਰਾਜੂ ਨੂੰ ਹਟਾਓ
ਅਸੀ ਇੱਕ ਐਰਰ ਵੇਖਦੇ ਹਾਂ
ਇਹ ਦੱਸਦਾ ਹੈ ਕਿ ਥੇ ਕੰਸਟ੍ਰਕਟਰ ਸਟੂਡੈਂਟ ਵਿਥ ਪੈਰਾਮੀਟਰ ਆਈਐਸ ਅਨਡਿਫਾਈਂਡ
ਆਰਗਿਉਮੇਂਟਸ ਦੀ ਗਿਣਤੀ ਪੈਰਾਮੀਟਰਸ ਦੀ ਗਿਣਤੀ ਨਾਲ ਮਿਲਣੀ ਚਾਹੀਦੀ ਹੈ
ਇੱਥੇ ਅਸੀ ਫਿਰ ਟਾਈਪ ਕਰ ਸੱਕਦੇ ਹਾਂ ਰਾਜੂ ਅਤੇ ਐਰਰ ਠੀਕ ਹੋ ਜਾਂਦੀ ਹੈ
ਵਿਕਲਪਿਕ ਰੂਪ ਵਿਚ ਅਸੀਂ ਸਿੰਗਲ ਪੈਰਾਮੀਟਰ ਦੇ ਨਾਲ ਹੋਰ ਕੰਸਟਰਕਟਰ ਪਰਿਭਾਸ਼ਿਤ ਕਰ ਸੱਕਦੇ ਹਾਂ
ਇਸਨੂੰ ਕਰਦੇ ਹਾਂ

ਜਦੋਂ ਅਸੀ ਕੰਸਟਰਕਟਰ ਨੂੰ ਪਰਿਭਾਸ਼ਿਤ ਕਰਦੇ ਹਾਂ ਤਾਂ ਅਸੀ ਵੇਖਦੇ ਹਾਂ ਕਿ ਐਰਰ ਹੱਲ ਹੋ ਗਈ ਹੈ
ਪ੍ਰੋਗਰਾਮ ਨੂੰ ਰਨ ਕਰੋ
ਕੰਸੋਲ ਉੱਤੇ ਅਸੀ ਵੇਖਦੇ ਹਾਂ ਕਿ ਰੋਲ ਨੰਬਰ ਨੂੰ ਵੈਲਿਊ 11 ਅਸਾਇਨ ਹੈ
ਜਦੋਂ ਨਾਮ ਨੁੱਲ ਹੈ ਉਦੋਂ ਕੰਸਟਰਕਟਰ ਕੇਵਲ ਇੱਕ ਆਰਗਿਉਮੇਂਟ ਲੈਂਦਾ ਹੈ
ਹੁਣ ਆਪਣੇ ਕੰਸਟਰਕਟਰ ਨੂੰ ਦੋ ਪੈਰਾਮੀਟਰਸ ਦੇ ਨਾਲ ਵਾਪਸ ਕਾਲ ਕਰੋ
ਇਸ ਲਈ ਟਾਈਪ ਕਰੋ ਸਟੂਡੈਂਟ ਸਟੂ3 ਆਈਐਸ ਇਕੁਅਲ ਟੋ ਨਿਊ ਸਟੂਡੈਂਟ 11 ਕੋਮਾ ਰਾਜੂ ਫਿਰ ਸਟੂ3 ਡੋਟ ਸਟੂਡੈਂਟਡੀਟੇਲ ਮੰਨਲੋ ਕਿ ਇੱਥੇ ਅਸੀ ਸਟ੍ਰਿੰਗ ਦੇ ਰੂਪ ਵਿੱਚ 11 ਕਾਲ ਕਰ ਰਹੇ ਹਾਂ ਹੁਣ ਡਬਲ ਕੋਟਸ ਜੋੜੋ
ਸਾਨੂੰ ਇੱਕ ਐਰਰ ਮਿਲਦੀ ਹੈ
ਇਹ ਦੱਸਦਾ ਹੈ ਕਿThe ਕੰਸਟ੍ਰਕਟਰ ਸਟੂਡੈਂਟ ਸਟ੍ਰਿੰਗ ਕਮਾਸਟਰਿੰਗ ਆਈਐਸ ਅਨਡਿਫਾਈਂਡ ਹੁਣ ਆਰਗਿਉਮੇਂਟ ਦਾ ਡੇਟਾ ਟਾਈਪ ਉਸਦੇ ਪੈਰਾਮੀਟਰ ਦੇ ਨਾਲ ਮਿਲਣਾ ਚਾਹੀਦਾ ਹੈ
ਹੁਣ ਕੋਟਸ ਨੂੰ ਹਟਾਓ ਅਤੇ ਫਾਇਲ ਨੂੰ ਸੇਵ ਕਰੋ
ਹੁਣ ਸਾਨੂੰ ਐਰਰ ਨਹੀਂ ਮਿਲ ਰਹੀ ਹੈ
ਹੁਣ ਪ੍ਰੋਗਰਾਮ ਨੂੰ ਰਨ ਕਰੋ
ਆਉਟਪੁਟ ਵਿੱਚ ਅਸੀ ਤਿੰਨ ਕੰਸਟਰਕਟਰਸ ਵੇਖਦੇ ਹਾਂ
ਪਹਿਲਾ ਇੱਕ ਡਿਫਾਲਟ ਕੰਸਟਰਕਟਰ ਹੈ
ਦੂਜਾ ਇੱਕ ਪੈਰਾਮੀਟਰ ਦੇ ਨਾਲ ਕੰਸਟਰਕਟਰ ਹੈ
ਅਤੇ ਇਹ ਤੀਜਾ ਦੋ ਪੈਰਾਮੀਟਰਸ ਦੇ ਨਾਲ ਕੰਸਟਰਕਟਰ ਹੈ
ਇਸ ਤਰਾਂ ਅਸੀਂ ਜਾਵਾ ਵਿੱਚ ਪੈਰਾਮੀਟਰਾਈਜ਼ਡ ਕੰਸਟਰਕਟਰ ਬਣਾਏ
ਕੰਸਟਰਕਟਰ ਕਿਉਂ160 ਇੰਸਟੈਂਸ ਬਣਾਉਂਦੇ ਸਮੇ ਹਰਵਾਰ ਕਲਾਸ ਵਿੱਚ ਵੇਰਿਏਬਲਸ ਇਨਿਸ਼ੀਲਾਇਜ ਹੋਣਾ ਚਾਹੀਦਾ ਹੈ
ਸਾਰੇ ਵੇਰਿਏਬਲਸ ਇਨਿਸ਼ੀਲਾਇਜ ਕਰਨਾ ਔਖਾ ਹੋ ਸਕਦਾ ਹੈ
ਇਸ ਲਈ ਜਾਵਾ ਆਬਜੇਕਟਸ ਨੂੰ ਇਨਿਸ਼ੀਲਾਇਜ ਕਰਨ ਦੀ ਆਗਿਆ ਦਿੰਦਾ ਹੈ ਜਦੋਂ ਉਹ ਬਣਦੇ ਹਨ
ਇਹ ਕੰਸਟਰਕਟਰ ਦੀ ਵਰਤੋ ਕਰਕੇ ਕੀਤਾ ਜਾਂਦਾ ਹੈ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
ਪੈਰਾਮੀਟਰਾਈਜ਼ਡ ਕੰਸਟਰਕਟਰ ਨੂੰ ਬਣਾਉਣਾ
ਪੈਰਾਮੀਟਰਾਈਜ਼ਡ ਕੰਸਟਰਕਟਰ ਦੀ ਫੰਕਸ਼ਨੈਲਿਟੀ
ਅਤੇ ਕੰਸਟਰਕਟਰ ਦੇ ਵਰਤੋ ਦੇ ਫਾਇਦੇ
ਸੇਲ੍ਫ਼ ਅਸ੍ਸੇਸਮੇੰਟ ਲਈ ਇੱਕ ਕਲਾਸ ਐਂਪਲਾਈ ਬਨਾਓ
ਪੈਰਾਮੀਟਰਸ ਦੀ ਵਖ ਵਖ ਗਿਣਤੀ ਦੇ ਨਾਲ ਕੰਸਟਰਕਟਰ ਬਨਾਓ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
http ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ